ਏ_ਸੀ ਨਵੇਂ ਮਿਲਦੇ ਨੇ ਤੇ ਇੱਥੇ ਉੱਪਰ ਝੁਮਰ ਵੀ ਨਏ ਲਟਕੇ ਹੋਏ ਹਨ ਤੇ ਲਾਈਟਾਂ ਵੀ ਲੱਗੀਆਂ ਹੋਈਆਂ ਨੇ।

ਏ ਇਹ ਫੋਟੋ ਇੱਕ ਛੋਟੇ ਜਿਹੇ ਮੰਦਰ ਦੀ ਹੈ।

ਆਟੋ ਦੀ ਫੋਟੋ ਹੈ ਇੱਥੇ ਸੜਕ ਦੇ ਵਿੱਚ ਦੋ ਤਿੰਨ ਆਟੋ ਚਲ ਰਹੇ ਨੇ ਇੱਕ ਪਾਸੇ ਇੱਕ ਬਜ਼ੁਰਗ ਬੰਦਾ ਖੜਾ ਹੈ।

ਇੱਥੇ ਇੱਕ ਹਰੀ ਚਟਨੀ ਤੇ ਇੱਕ ਲਾਲ ਚਟਨੀ ਪਈ ਹੋਈ ਹੈ ਪਲੇਟ ਕਾਲੇ ਰੰਗ ਦੀ ਹੈ ਇਹ ਪਲੇਟ ਇੱਕ ਟੇਬਲ ਉੱਪਰ ਪਈ ਹੈ।

ਫ਼ੋਟੋ ਇੱਕ ਕਪੜਿਆਂ ਦੀ ਦੁਕਾਨ ਦੀ ਹੈ।

ਲੱਕੜੀ ਦੀ ਦੁਕਾਨ ਦੀ ਫੋਟੋ ਹੈ ਇੱਥੇ ਪੀ_ਵੀ_ਸੀ ਲੱਗ ਦੀਆਂ ਨੇਂ ਤੇ ਇੱਥੇ ਲੋਹਾ ਵੀ ਰੱਖਿਆ ਹੋਇਆ ਹੈ ਛੋਟਾ ਕੂਲਰ ਪਿਆ ਹੈ।

ਇਹਦੇ ਨਾਲ ਹੀ ਪਿੱਛੇ ਇੱਕ ਸਟਪਨੀ ਲੱਗੀ ਹੋਈ ਹੈ।

ਨਾਲ ਹੀ ਦੂਜੇ ਪਾਸੇ ਇੱਕ ਸ਼ਿਵਲਿੰਗ ਬਣੀ ਹੋਈ ਹੈ ਇੱਕ ਪਾਸੇ ਇੱਕ ਕੁੜੀ ਬੈਠੀ ਹੋਈ ਹੈ।

ਇਹ ਫੋਟੋ ਇੱਕ ਸਰਵਿਸ ਸੈਂਟਰ ਦੀ ਹੈ ਇੱਥੇ ਇੱਕ--

ਇੱਥੇ ਇੱਕ ਲੱਕੜੀ ਦਾ ਰੂਟ ਬਣਿਆ ਹੋਇਆ ਹੈ ਜੋ ਕਿ ਫੁੱਲਾਂ ਨਾਲ ਸਜਾਇਆ ਹੋਇਆ ਹੈ।

ਦੂਜੇ ਪਾਸੇ ਝੁੰਮਰ ਲੱਗਿਆ ਹੈ ਤੇ ਸ਼ੀਸ਼ੇ ਦਾ ਦਰਵਾਜ਼ਾ ਲੱਗਿਆ ਹੋਇਆ ਹੈ।

ਇਹ ਫੋਟੋ ਇੱਕ ਡੈਂਟਲ ਕੇਅਰ ਦੀ ਫੋਟੋ ਹੈ ਇਥੇ ਬਹੁਤ ਸਾਰੇ ਵੱਡੀਆਂ ਵੱਡੀਆਂ ਮਸ਼ੀਨਾਂ ਰੱਖੀਆਂ ਨੇ।

ਇੱਥੇ ਇੱਕ ਬੰਦਾ ਬਾਹਰ ਬਾਇਕ ਤੇ ਖੜਾ ਹੈ ਬਾਹਰ ਤਿੰਨ ਚਾਰ ਬਾਇਕਾਂ ਲੱਗੀਆਂ ਨੇਂ ਤੇ ਲੋਹੇ ਦਾ ਗੇਟ ਲੱਗਿਆ ਹੋਇਆ ਹੈ।

ਇਸ ਦੇ ਨਾਲ ਹੀ ਇੱਕ ਖੰਭਾ ਬਣਿਆ ਹੈ ਤੇ ਦੂਜੇ ਪਾਸੇ ਇੱਕ ਲਾਲ ਰੰਗ ਦੀ ਬਿਲਡਿੰਗ ਵੀ ਬਣੀ ਹੋਈ ਹੈ।

ਇਹ ਫੋਟੋ ਪਠਾਨਕੋਟ ਸਕੂਲ ਦੀ ਫੋਟੋ ਹੈ।

ਇਸ ਫੋਟੋ ਵਿੱਚ ਦੋ ਤਿੰਨ ਮਿਸਤਰੀ--